ਇੱਥੇ ਇੱਕ ਇਹ ਬੋਡੀ ਸਟੇਚੂ ਬਣਾਇਆ ਹੋਏ ਆ ਵਾ ਓਹਦਾ ਕਲਰ ਹੈਗਾ ਵਾ ਗਰੇ ਕਲਰ ।

ਇਹ ਵੋਸ਼ਬੇਸ਼ਿਨ ਆ ਦੁਕਾਨ ਦਾ ਕਲਰ ਜਿਹੜਾ ਏ ਆ ਵਾਈਟ ਤੇ ਬਲੈਕ ਆ ਫਲੋਰ ਦਾ ਕਲਰ ਵਾਈਟ ਆ।

ਵੱਡੇ ਤੇ ਛੋਟੇ ਹਰੇਕ ਸਾਈਜ਼ ਦੇ ਕਲਰ ਵਾਲੇ ਡੱਬੇ ਪਏ ਇੱਕ ਵਾਈਟ ਕਲਰ ਦੀ ਚੇਅਰ ਪਈ ਆ।

ਜਿਹੜੇ ਜਿਹੜੇ ਰੂਮ ਥਾਣੇ ਆਪਾਂ ਐਂਟਰ ਕਰਨਾ ਆ ਉਸ ਹਿਸਾਬ ਨਾਲ ਅਲੱਗ ਅਲੱਗ ਨੰਬਰ ਲਿਖੇ ਆ।

ਇੱਥੇ ਚਾਰ ਪੰਜ ਸਾਇੰਸ ਜਿਹੜੇ ਆ ਉਹ ਪਲੱਸ ਦੇ ਹੈਗੇ ਆ ਰੂਮ ਦੇ ਵਿੱਚ ਜਿਹੜਾ ਆ ਕੋਈ ਸੈਮੀਨਾਰ ਚੱਲਦਾ ਪਿਆ ਆ।

ਉਹਦੇ ਤੇ ਵਾਈਟ ਕਲਰ ਦਾ ਇੱਕ ਕੱਪੜਾ ਪਿਆ ਆ ਇੱਕ ਜੈਂਟਸ ਆ ਉਹਦੇ ਹੱਥ ਵਿੱਚ ਵਾਈਟ ਕੱਪੜਾ ਆ ਇੱਕ ਜਣਾ ਬੈਠਾ ਆ ਪਿੱਛੇ ਇੱਕ ਖੜਾ ਆ।

ਬਿਲਡਿੰਗ ਦਾ ਕਲਰ ਹੈਗਾ ਏ ਆ ਵਾਈਟ ਤੇ ਬਲੈਕ ਥੱਲੇ ਵੁੱਡ ਦੀ ਫਲੋਰਿੰਗ ਹੋਈ ਆ ਉੱਪਰ ਛੱਤ 'ਚ ਪੰਜ ਲਾਈਟਸ ਆ।

ਉਨੇ ਲਵੈਂਡਰ ਕਲਰ ਦਾ ਟੋਪ ਪਾਇਆ ਆ ਬਲੈਕ ਜੀਨ ਪਾਈ ਆ ਬਾਲ ਓਪਨ ਆ ਉਹਦੇ ਤੇ ਹੱਥ ਚ ਮੋਬਾਈਲ ਫੋਨ --

ਦੂਰ ਦੋ ਪਹਾੜ ਉਹਨਾਂ ਦੇ ਉੱਪਰ ਘਾ ਉੱਗਿਆ ਆ।

ਇਕ ਬਿਲਡਿੰਗ ਆ ਇਹਦਾ ਕਲਰ ਹੈਗਾ ਆ ਰੈਡ ਤੇ ਕਰੀਮ ਇਹਦੇ ਅੱਗੇ ਜਿਹੜੀ ਖਾਲੀ ਜਗ੍ਹਾ ਏ ਆ ਇਹਦੇ ਪਿੱਛੇ ਵੀ ਦਰੱਖਤ ਆ ਅੱਗੇ ਵੀ ਦਰਖਤ।

ਇੱਥੇ ਇੱਕ ਰੋਡ ਬਣਿਆ ਹੈ ਤੇ ਦਰਖਤ ਲੱਗੇ ਆ ਇੱਕ ਲੜਕਾ ਖੜਾ--

ਮੈਡੀਕਲ ਸਟੋਰ ਆ ਤੇ ਇੱਥੇ ਵ੍ਹਾਈਟ ਕਲਰ ਦਿਆਂ ਸ਼ੈਲਫ਼ਸ ਬਣੀਆਂ ਯਾਂ।

ਸਾਹਮਣੇ ਇੱਕ ਮੰਦਰ ਆ ਮੰਦਰ ਦਾ ਕਲਰ ਪਿੰਕ ਤੇ ਵ੍ਹਾਈਟ ਆ ਬਾਹਰ ਰੋਡ ਦੇ ਉਪਰ ਕਾਫੀ ਸਾਰੇ ਔਟੋ ਆ ਬਾਇਕਸ ਆ।

ਇਕ ਹੋਲ ਆ ਤੇ ਇਹਦੇ ਅੰਦਰ ਡੈਕੋਰੇਸ਼ਨ ਕੀਤੀ ਗਈ ਆ ਬਲਿਊ ਤੇ ਵਾਈਟ ਕਲਰ ਦੇ ਬੈਲੂਨਸ ਦੇ ਨਾਲ।

ਮੋਬਾਇਲ ਨੰਬਰ ਦਿੱਤਾ ਹੋਇਆ ਆ ਰੈਡ ਕਲਰ ਦਾ ਬੋਰਡ ਲੱਗਾ ਹੋਇਆ ਵਾ।